ਵਿੱਚੋਂ ਸਿਰਫ਼ ਇਕੱਲੇ ਮੁੰਡਿਆਂ ਨੂੰ ਹੀ ਕੰਮ ਕਰਨਾ ਪੈਂਦਾ ਸੀ, ਅੱਜ ਦੇ time ਵਿੱਚ ਸਰਕਾਰਾਂ ਅਤੇ ਹੋਰ ਵੀ ਕਈ ਜਗ੍ਹਾ ਤੇ ਇਹ ਬਰਾਬਰ ਹੱਕ ਮਿਲ ਰਹੇ ਹਨ, ਕੁੜੀਆਂ ਨੂੰ ਵੀ ਅਤੇ ਮੁੰਡਿਆਂ ਨੂੰ ਵੀ ਨੌਕਰੀ ਕਰਨ ਦੇ। ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਜਨਸੰਖਿਆ ਦਿਨ ਬਰ ਦਿਨ ਵੱਧ ਰਹੀ ਹੈ ਜੋ ਕਿ ਇੱਕ ਬੇਰੁਜ਼ਗਾਰੀ ਦਾ ਬਹੁਤ ਵੱਡਾ ਕਾਰਨ ਹੈ ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਜਿਵੇਂ ਜਿਵੇਂ ਜਨਸੰਖਿਆ ਵੱਧ ਰਹੀ ਹੈ,

ਆਪਣੇ ਦੇਸ ਨੂੰ ਛੱਡ ਕੇ ਦੂਸਰੇ ਦੇਸਾਂ ਵਿੱਚ ਜਾਣਾ ਪਸੰਦ ਕਰਦੇ ਹਨ, ਤਾਂ ਕਿ ਉਹਨਾਂ ਨੂੰ ਸਹੀ ਕਿੱਤਾ ਮਿਲ ਸਕੇ ਅਤੇ ਉਹ ਆਪਣੀ ਆਰਥਿਕ ਸਥਿੱਤੀ ਨੂੰ ਸੁਧਾਰ ਸਕਣ, ਹਾਂ ਤੁਸੀਂ ਅਕਸਰ ਇਹ ਵੀ ਦੇਖਿਆ ਹੋਣਾ ਹੈ ਕਿ ਪੰਜਾਬ ਵਰਗੇ ਰਾਜਾਂ ਦੇ ਅਕਸਰ ਲੋਕ ਕਿਸੇ ਦੂਸਰੇ ਦੇਸਾਂ ਵਿੱਚ ਜਾ ਕੇ ਕਈ ਪ੍ਰਕਾਰ ਦੇ ਕਿੱਤੇ ਅਪਣਾਉਂਦੇ ਹਨ, ਜਿਸ ਨਾਲ ਕਿ ਉਹਨਾਂ ਦੀ ਘਰ ਦੀ, ਪਰਿਵਾਰ ਦੀ ਆਰਥਿਕ ਸਥਿੱਤੀ ਵਿੱਚ ਬਹੁਤ ਚੰਗਾ ਸੁਧਾਰ ਹੋ ਜਾਂਦਾ ਹੈ ਅਤੇ ਉਹ ਆਪਣਾ ਚੰਗਾ ਸਮਰਥਨ ਕਰ ਪਾਉਂਦੇ ਹਨ ਹੋਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?

ਦੇ ਲੋਕਾਂ ਲਈ ਅਲੱਗ ਅਲੱਗ ਨੌਕਰੀ ਹੁੰਦੀ ਹੈ ਜਿਵੇਂ ਕਿ ਆਪਾਂ ਦੇਖਦੇ ਹੀ ਰਹੇ ਸੀ ਕਿ ਕਈ ਲੋਕ ਆਪਣੇ ਫ਼ੌਜ ਵਿੱਚ ਨੌਕਰੀ ਕਰਦੇ ਹਨ, ਕਈ ਅਧਿਆਪਕਾਂ ਦੀ ਨੌਕਰੀ ਕਰਦੇ ਹਨ ਕਈ ਪੁਲਿਸ ਵਿੱਚ, ਕਈ ਸੇਵਾ ਦੇਸ ਲਈ ਸੇਵਾ ਕਰਦੇ ਹਨ ਇਹਦੇ ਵਿੱਚ ਅੱਜ ਦੇ time ਵਿੱਚ ਕੁੜੀਆਂ ਨੂੰ ਵੀ ਬਰਾਬਰ ਹੱਕ ਮਿਲ ਰਿਹਾ ਹੈ ਅਤੇ ਉਹਨਾਂ ਦਾ ਰਾਖਵਾਂ ਕੋਟਾ ਕੀਤਾ ਜਾ ਰਿਹਾ ਹੈ, ਤਾਂ ਕਿ ਉਹ ਵੀ ਆਪਣੇ ਦੇਸ ਵਿੱਚ ਜਾ ਕੇ ਸੇਵਾ ਕਰ ਸਕਣ ਅਤੇ ਨਾਲ ਹੀ ਨਾਲ ਉਹਨਾਂ ਨੂੰ ਬਰਾਬਰ, ਮੁੰਡਿਆਂ ਦੇ ਬਰਾਬਰ ਨੌਕਰੀਆਂ ਮਿਲ ਰਹੀਆਂ ਹਨ, ਉਹਨਾਂ ਦੇ ਬਰਾਬਰ ਉਹਨਾਂ ਨੂੰ ਪੈਸਾ ਵੀ ਮਿਲਦਾ ਹੈ ਤੇ ਬਰਾਬਰ ਹੀ ਹੱਕ ਮਿਲ ਰਹੇ ਹਨ।

ਬਸ ਵਧੀਆ sir sir ਸਰਕਾਰੀ ਨੀ ਤੁਸੀਂ private ਦਿਖਾਉਂਦੇ, ਸਰਕਾਰੀ ਵਿੱਚ ਤਾਂ time ਹੀ ਬੜਾ waste ਹੁੰਦਾ ਹੈ। Sir ਬਿਮਾਰੀਆਂ ਹੀ ਬੜੀ ਫੈਲ ਗਈਆਂ ਨੇ, ਵੀ ਪਹਿਲਾਂ ਤੇ ਇੰਨੀ ਹੁੰਦੀਆਂ ਨਹੀਂ ਸੀ, ਹੁਣ ਤਾਂ ਅੱਜ ਕੱਲ੍ਹ ਤਾਂ ਕਿੰਨੀ ਕਿੰਨੀ ਬਿਮਾਰੀਆਂ ਹੋ ਗਈਆਂ ਨੇ hospital ਜਿੱਥੇ ਦੇਖੋ ਇੰਨੇ hospital ਤਾਂ ਭਰੇ ਹੀ ਪਏ ਹੈ private ਕੀ ਸਰਕਾਰੀ ਕੀ ਸਾਰੇ hospital ਭਰੇ ਹੀ ਪਏ ਹੈ। Sir ਇਹ ਤੋਂ ਵਧੀਆ ਤੁਸੀਂ private ਵਿੱਚ ਚਲੇ ਜਾਂਦੇ time ਵੀ ਤੁਹਾਡਾ ਘੱਟ ਲੱਗਦਾ ਇਹ ਆ ਬਸ ਥੋੜ੍ਹਾ ਪੈਸੇ ਜ਼ਿਆਦਾ ਲੱਗਦੇ ਨੇ time ਦੀ ਬੱਚਤ ਹੋ ਜਾਂਦੀ ਹੈ ਉੱਥੇ, ਇਹ ਹੈਗਾ ਸਰਕਾਰੀ ਵਿੱਚ ਤਾਂ time ਹੀ ਮਤਲਬ ਉਹ ਪੂਰਾ ਦਿਹਾੜੀ ਆਪਣੀ ਕੱਢ ਦਓ ਸਰਾਕਾਰੀ hospitals ਵਿੱਚ।

Sir ਅੱਜ ਕੱਲ੍ਹ ਤੇ ਬਿਮਾਰੀਆਂ ਬੜੀਆਂ ਚੱਲ ਪਈਆਂ ਨੇ, ਜਿੰਨਾਂ ਦੇ ਨਾਮ ਕਦੇ ਸੁਣੇ ਨਾ ਹੋਣ ਪਹਿਲਾਂ ਤਾਂ ਕੁਛ ਨੀ ਹਲਕਾ ਜਿਹਾ ਸਰਦੀ ਜੁਕਾਮ ਹੁੰਦਾ ਸੀ, ਆਹ ਸਿਰ ਦਰਦ ਜਾਂ ਪੇਟ ਦਰਦ, ਉਹ ਚਲੋ ਘਰੇ ਬੰਦਾ ਇਲਾਜ਼ ਕਰ ਲੈਂਦਾ ਸੀ। ਹੁਣ ਤਾਂ hospitals ਦੇ ਬਿੱਲ ਹੀ ਇੰਨੇ ਲੰਬੇ ਲੰਬੇ ਆਉਂਦੇ ਨੇ, ਬੰਦਾ ਕਰੇ ਤਾਂ ਕੀ ਕਰੇ private ਵੀ ਇਹ ਹਾਲ ਸਰਕਾਰੀ ਵੀ ਇਹ ਹਾਲ ਬਸ ਇਹ ਆ ਕਿ ਥੋੜ੍ਹਾ private ਵਿੱਚ time ਜ਼ਲਦੀ ਹੋ ਜਾਂਦਾ, ਨਾਲੇ ਥੋੜ੍ਹਾ ਜਿਹਾ ਸਾਫ਼ ਸਫ਼ਾਈ ਵੀ ਹੁੰਦੀ ਹੈ ਸਰਕਾਰੀ ਵਿੱਚ ਇਹ ਆ ਨਾ ਵੀ time ਵੀ ਵਾਲਾ ਲੱਗਦਾ ਹੈ ਤੇ ਮਤਲਬ ਸਾਫ਼ ਸਫ਼ਾਈ ਨਹੀਂ ਹੈ, ਵੀ ਮਤਲਬ ਵੀ ਸਾਫ਼ ਸੁਥਰਾ ਕੰਮ ਨੀ ਹੈ ਉੱਥੇ ਇਲਾਜ਼ ਕਰਵਾਉਣ ਦਾ।

Sir ਇਹ ਤਾਂ ਗੱਲ ਸਹੀ ਹੈ sir ਪਤਾ ਹੈ ਕੀ ਗੱਲ ਹੈ ਜੋ doctor ਨੀ ਆਉਂਦੇ ਇਹਨਾਂ ਨੇ companies ਨਾਲ ਡੀਲਾਂ ਕੀਤੀ ਹੁੰਦੀਆਂ ਵੀ ਤੁਸੀਂ ਜ਼ਿਆਦਾ ਬਿਮਾਰੀ ਦੱਸੋ ਬਿਮਾਰੀ ਦੱਸੋਂਗੇ, ਉਨ੍ਹਾਂ ਦੀ companies ਦੀ ਹੁਣ ਦਵਾਈਆਂ ਵਿਕਣਗੀਆਂ ਉਨੀ ਜ਼ਿਆਦਾ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ Sir ਸਾਡੇ ਇੱਥੇ ਨਾਲ ਹੀ ਗੁਆਂਢ ਵਿੱਚ ਹੈਗੀ ਹੈ ਅਹ ਦੀਦੀ ਹੈ ਉਹ ਹੈਗੇ ਹੈ doctor ਉਹਨੇ doctory ਕੀਤੀ ਹੈ ਤੇ ਉਹ ਦੱਸਦੇ ਪਏ ਸੀ ਵੀ ਮੈਨੂੰ ਵੀ company ਵਾਲੇ ਕਹਿੰਦੇ ਪਏ ਸੀ ਵੀ ਤੂੰ ਜ਼ਿਆਦਾ ਜਿੰਨੀ ਬਿਮਾਰੀ ਦੱਸੇਂਗੀ ਤੇ ਤੁਹਾਨੂੰ ਅਸੀਂ ਪੈਸੇ ਦੇਣਗੇ double ਪੈਸਾ ਤੁਹਾਨੂੰ ਮਿਲੇਗਾ ਕਿ ਸਾਡੇ ਵੱਲ ਬਸ ਇਹ ਆ ਕਿ ਸਾਡੇ ਇੱਧਰ ਭੇਜ ਦਓ, ਸਾਡੇ company ਦੀਆਂ ਲਿਖ ਦਓ ਕਿ ਤਾਂ ਕਿ ਸਾਡੇ company ਦੀਆਂ ਦਵਾਈਆਂ ਵਿਕਣਗੀਆਂ ਤੇ ਤਾਂ ਹੀ ਨਾ ਤੁਹਾਨੂੰ ਵੀ ਫਿਰ ਫ਼ਾਇਦਾ ਹੋਏਗਾ, ਸਾਨੂੰ ਵੀ ਫ਼ਾਇਦਾ ਹੋਏਗਾ ਜ਼ਿਆਦਾਤਰ sir ਬਿਮਾਰੀਆਂ ਕੁਛ ਹੁੰਦੀਆਂ ਵੀ ਨੀ ਤੇ ਇਹ companies ਕਰਕੇ doctor ਜ਼ਿਆਦਾ ਬਿਮਾਰੀਆਂ ਦੱਸਦੇ ਨੇ, ਕਿ ਬੰਦੇ ਨੂੰ ਹਾਏ ਤੁਹਾਨੂੰ ਤੇ ਇਹ ਕੁਛ ਹੈ sir ਮਾੜਾ ਕੁ ਪਹਿਲਾਂ ਹੁੰਦਾ ਸੀ sugar ਅਸੀਂ ਕਹਿੰਦੇ ਸੀ ਕਿ ਵੀ ਦੋਸੌਵੀਹ ਹੋਵੇ ਉਸਨੂੰ ਅਸੀਂ sugar ਕਹਿੰਦੇ ਸੀ sir ਹੁਣ ਤਾਂ ਸੌ ਹੋ ਗਈ sugar ਉਹਨੂੰ ਵੀ ਪਹਿਲਾਂ ਕਹਿ ਦਿੰਦੇ ਕਿ ਬੰਦੇ ਦੀ ਸੌ ਹੈ ਤੇ ਉਹਨੂੰ ਕਹਿੰਦੇ ਕਿ sugar ਹੈ ਜੀ ਤੁਹਾਨੂੰ ਚਲੋ ਜੀ ਦਵਾਈਆਂ ਇੰਨੀ ਇੰਨੀ ਢੇਰ ਢੇਰ ਲਿਖ ਕੇ ਲਾ ਦਿੰਦੇ ਆ, ਕਿ ਬੰਦਾ ਗ਼ਰੀਬ ਆਦਮੀ ਕਰੇ ਤੇ ਕੀ ਕਰੇ। ਬੰਦੇ ਨੂੰ ਹਰ ਥਾਂ ਤੇ ਵੀ ਮਾਰ ਪਵੇ ਕਿ ਇੱਥੋਂ ਦਵਾਈਆਂ ਦਾ ਭਰੇ ਜਾਂ ਘਰ ਚਲਾਵੇ hospitals ਦਾ ਬਿੱਲ ਭਰੇ, ਕੁਛ ਨੀ sir ਨਾ ਮਤਲਬ companies ਵਾਲੇ ਇੰਨੇ ਕਰਦੇ ਨੇ ਲੋਕਾਂ ਨੂੰ ਲੁੱਟਣ ਲਈ ਕਿ ਵੀ ਆਪਣਾ ਫ਼ਾਇਦਾ ਦੇਖਣ ਲਈ ਲੋਕਾਂ ਦੀ ਹਾਲੇ ਨਿੱਕੀ ਖ਼ਾਂਸੀ ਜੁਕਾਮ ਵਰਗੇ ਬਿਮਾਰੀਆਂ ਨੂੰ ਇੰਨਾ ਬੜ ਚੜਾ ਕੇ ਲਿਖਾ ਦਿੰਦੇ ਨੇ ਕਿ ਤੁਹਾਨੂੰ ਤਾਂ ਕਿੰਨਾ ਬੜਾ flu ਹੋ ਗਿਆ ਜੀ ਕਿ ਮਤਲਬ ਕਿ ਤੁਸੀਂ ਦੇਖੋ ਵੀ ਬੰਦਾ ਕਿਹੜੀ ਹਾਲਤ ਵਿੱਚ ਹੈ ਬੰਦੇ ਕੋਲੇ ਨਹੀਂ ਨਿਕਲਦੇ ਪੈਸੇ ਕਈਆਂ ਦੇ, ਉਹ ਅਗਲੇ ਬੇਚਾਰੇ ਆਪਣਾ ਇਲਾਜ਼ ਕਿੱਥੋਂ ਕਰਨ।

ਉਹੀ ਤਾਂ sir ਪਹਿਲਾਂ ਤਾਂ ਹੁੰਦਾ ਸੀ ਕਿ ਚਲੋ ਲੋਕ ਕਸ਼ਰਤ ਵਗ਼ੈਰਾ ਕਰਦੇ ਹੁੰਦੇ ਸੀ, ਖਾਣ ਪਾਣ ਆਪਣਾ ਸਹੀ ਰੱਖਦੇ ਸੀ ਬਿਮਾਰੀਆਂ ਘੱਟ ਹੁੰਦੀਆਂ ਸੀ ਹੁਣ ਤਾਂ sir ਮਾੜਾ ਕੁ ਸਿਰ ਦਰਦ ਹੋ ਗਿਆ ਚ ਮਿੰਟ ਵਿੱਚ sir doctor ਕੋਲ ਭੱਜੇ ਜਾਓ, ਵੀ ਚਲੋ doctor ਨੂੰ ਦਿਖਾ ਦਓ ਜੀ ਸਿਰ ਦਰਦ ਹੋ ਗਿਆ ਤੇ ਉਹ ਸਿਰ ਦਰਦ ਨੂੰ ਵੀ doctor ਇੰਨੀ ਵੱਡੀ ਬੜਾਈ ਮਤਲਬ ਦੱਸਦੇ ਆ ਬਿਮਾਰੀ ਹੋ ਗਈ ਆ ਕਿ ਕੀ ਤੁਹਾਨੂੰ ਉਹ ਵੀ ਮਤਲਬ ਇੱਕ ਨਿੱਕੀ ਜਿਹੀ ਸਿਰ ਦਰਦ ਦੀ ਗੋਲੀ ਹੁੰਦੀ ਆ, ਉਹ ਨੀ ਦੇਣਗੇ ਉਹਦੀ ਥਾਂ ਤੇ ਨਾ ਚਾਰ ਗੋਲੀਆਂ ਦੇ ਦੇਣਗੇ, ਹੁਣ ਬੰਦੇ ਨੂੰ ਕੀ ਪਤਾ ਕਿ ਤੁਹਾਨੂੰ ਕਾਹਦੀ ਹੈ। ਅਗਲਾ ਤਾਂ ਕਹੇਗਾ ਹੈਂ ਇਹ ਚਾਰ ਦਵਾਈਆਂ ਲਿਖ ਦਿੱਤੀਆਂ ਵੀ ਬਹੁਤ ਵੱਡੀ problem ਹੋਣੀ ਸਾਨੂੰ ਕਿ ਸਿਰ ਦਰਦ ਏਦਾਂ ਨੀ ਹੁੰਦਾ ਉਹ ਪਹਿਲਾਂ ਹੁੰਦਾ ਸੀ ਕਿ ਚਲੋ ਵੀ ਆਪਣਾ ਖਾਓ ਪੀਓ, ਆਪਣਾ ਖੇਲੋ ਕੁੱਦੋ ਸਭ ਨਾਲੇ, ਪਹਿਲਾਂ ਤਾਂ ਬਜ਼ੁਰਗ ਲੋਕ ਇੰਨੀ ਲੰਬੀ ਲੰਬੀ ਉਮਰਾਂ ਜਿਉਂਦੇ ਸੀ ਕਿਉਂਕਿ ਉਹ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਦੇ ਸੀ ਅੱਜ ਕੱਲ੍ਹ ਲੋਕੀ ਆਪਣੇ ਤੇ ਧਿਆਨ ਹੀ ਨੀ ਦਿੰਦੇ ਪਏ ਅੱਜ ਕੱਲ੍ਹ ਬਸ ਆਪਣਾ ਇਹ ਹੈ ਕਿ ਵੀ ਬਾਹਰ ਦੇ ਜਿੰਨਾ fast food ਹੈ ਉਹ ਖਾ ਲਓ, ਉਸ ਨਾਲ ਬੰਦੇ ਦੀ ਸਿਹਤ ਮਾੜੀ ਮੋਟੀ ਖ਼ਰਾਬ ਹੁੰਦੀ ਹੈ ਤੇ ਚਲੋ doctor ਕੋਲ ਭੱਜ ਜਾਓ। ਤੇ hospitals ਵਾਲੇ ਵੀ ਸੋਚਦੇ ਨੀ ਆਂ private hospitals ਵਾਲੇ ਤਾਂ ਇੰਨਾ ਲੰਬਾ ਲੰਬਾ ਬਿੱਲ ਬਣਾ ਦਿੰਦੇ ਨੇ ਕਿ ਬੰਦਾ ਭਰੇ ਕਿੱਥੋਂ ਭਰੇ, ਉਹ ਜੋ ਬੇਚਾਰੇ ਗ਼ਰੀਬ ਲੋਕ ਨੇ ਉਹ ਸਰਕਾਰੀ ਵਿੱਚ ਚਲੇ ਜਾਂਦੇ ਨੇ ਕਿ ਵੀ ਹਾਏ ਵੀ ਸਾਡੇ ਕੋਲ ਪੈਸੇ ਹੈ ਨੀ ਹੈ ਤੇ ਸਰਕਾਰੀ hospital ਚਲੇ ਜਾਓ। Sir ਗੱਲ ਤਾਂ same ਹੀ ਪੈ ਜਾਂਦੀ ਹੈ ਕਿਉਂਕਿ ਸਰਕਾਰੀ hospital ਵੀ ਉਨੀ ਦਵਾਈਆਂ ਲਿਖ ਦਿੰਦੇ ਆ ਉੱਥੇ time waste ਕਰ ਦਿੰਦੇ ਨੇ, ਤੇ private ਵਾਲੇ ਵੀ ਉਹੀ ਦਵਾਈਆਂ ਲਿਖ ਦਿੰਦੇ ਮਹਿੰਗੀਆਂ ਮਹਿੰਗੀਆਂ, ਪੈਸਾ ਤਾਂ sir ਦੋਨੋਂ ਥਾਂ ਤੇ ਹੀ ਜਾਂਦਾ ਹੈ, ਦੋਨੇ ਥਾਂ ਤੇ ਲੱਗਦਾ ਹੈ।

ਹਾਂਜੀ sir sir ਪਹਿਲਾਂ ਦੇ ਜ਼ਮਾਨੇ ਵਿੱਚ ਬਜ਼ੁਰਗ ਲੋਕਾਂ ਨੂੰ ਐਂ ਮਤਲਬ ਭੱਜੇ ਨੱਠੇ ਫਿਰਦੇ ਸੀ ਕੰਮ ਕਾਰ ਵਿੱਚ ਐਨ ਚੁਸ਼ਤ ਸੀ sir ਹੁਣ ਤਾਂ sir ਛੋਟੇ ਛੋਟੇ ਬੱਚਿਆਂ ਨੂੰ ਵੀ ਗਠੀਆ ਹੋਣ ਲੱਗ ਗਿਆ ਹੈ।

Sir ਨਿੱਕੀ ਉਮਰਾਂ ਵਿੱਚ ਹੀ ਇੰਨੀ ਬਿਮਾਰੀ ਲੱਗ ਗਈ ਹੈ ਪਹਿਲਾਂ ਤੇ ਬਜ਼ੁਰਗ ਇੰਨੇ ਇੰਨੇ ਸੀ ਤੰਦਰੁਸਤ ਸੀ, ਐਂ ਭਾਰ ਚੁੱਕਣ ਵਾਲਾ ਕੰਮ ਵੀ ਕਰ ਲੈਂਦੇ ਅੱਜ ਕੱਲ੍ਹ ਤੇ ਕਿਸੇ ਦਸ ਸਾਲ ਦੇ ਬੱਚੇ ਨੂੰ ਕਹਿ ਦਓ, ਉਹ ਕੋਈ ਕੰਮ ਹੀ ਨੀ ਕਰ ਸਕਦਾ ਉਹ ਮਿੰਟ ਵਿੱਚ ਮੈਂ ਤਾਂ ਹਾਏ ਕਹਿਨੀ ਮੇਰੇ ਬੱਚੇ ਦੀ

Normal sir ਕਿਸੇ ਨੂੰ ਖ਼ਾਂਸੀ ਜੁਕਾਮ ਵੀ ਹੋਵੇਗਾ, ਉਸਨੂੰ ਵੀ ਕਹਿ ਦਿੰਦੇ ਆ ਕਿ ਕੋਰੋਨਾ ਹੈਗਾ ਹੈ ਕਿਉਂਕਿ hospital ਵਾਲੇ ਆਪਣਾ ਫ਼ਾਇਦਾ ਦੇਖਦੇ ਆ ਕਿ ਸਾਡੇ ਕੋਲ ਆਉਣਗੇ, ਸਾਡੇ ਨੂੰ ਆਸਾਨੀ ਹੋਊ ਮਤਲਬ ਉਸ ਵਿੱਚ ਵੀ ਫ਼ਾਇਦਾ ਹੋਵੇਗਾ

ਹਾਂਜੀ sir ਇਹ ਤਾਂ ਹੈਗਾ ਬਿਲਕੁਲ sir ਪਤਾ ਹੈ ਕੀ ਗੱਲ ਹੈ ਹੁਣ doctor ਵੀ ਕੁਛ ਕਰਦੇ ਨੇ ਉਹਨਾਂ ਦੀ ਕਮਾਈ ਰੁੱਕ ਜਾਣੀ ਨੇ, ਉਹਨਾਂ ਦੇ ਚਾਰ ਪੈਸੇ ਬਣਾਉਣ ਲਈ ਨਾ ਚਾਰ ਬਿਮਾਰੀਆਂ ਹੋਰ ਦੱਸ ਦਿੰਦੇ ਨਾਲ, ਜੀ ਤੁਹਾਨੂੰ ਤੇ ਇਹ ਵੀ ਤੁਹਾਨੂੰ ਤੇ ਉਹ ਵੀ ਹੈ, ਅੱਗੇ hospital ਵਾਲਿਆਂ ਨੇ ਵੀ ਤਾਂ ਕਮਾਈਆਂ ਕਰਨੀਆਂ ਨੇ ਆਪਣੀਆਂ।

ਹਾਂਜੀ sir ਬਸ ਹੁਣ job ਵਗ਼ੈਰਾ ਦੇਖਦੀ ਪਈ ਹਾਂ।

ਹਾਂਜੀ sir ਠੀਕ ਹੈ ਜੀ ਸਤਿ ਸ੍ਰੀ ਅਕਾਲ sir Hello ਮੇਰਾ ਨਾਮ ਸਤਿਨਾਮ ਸਿੰਘ ਹੈ l ਮੈਂ ਬਠਿੰਡੇ ਤੋਂ belong ਕਰਦਾ ਹਾਂ ਅੱਜ ਮੈਂ ਤੁਹਾਡੇ ਨਾਲ ਬਸੰਤ ਰੁੱਤ ਬਾਰੇ ਗੱਲ ਕਰਾਂਗਾ। ਬਸੰਤ ਰੁੱਤ ਭਾਰਤ ਰੁੱਤਾਂ ਦਾ ਦੇਸ ਹੈ ਜੀ ਤੇ ਇੱਥੇ ਆਪਣੀ-ਆਪਣੀ ਵਾਰੀ ਨਾਲ ਹੀ ਰੁੱਤਾਂ ਆਉਂਦੀਆਂ ਹਨ ਅਤੇ ਉਹਨਾਂ ਸਾਰੀਆਂ ਬਸੰਤ ਰੁੱਤਾਂ ਵਿੱਚ ਰਾ~ ਇਹ ਰੁੱਤਾਂ ਦੀ ਰਾਣੀ ਹੈ ਤੇ ਇਹ ਰੁੱਤ ਸਭ ਰੁੱਤਾਂ ਤੋਂ ਵਧੇਰੇ ਹਰਮਨ-ਪਿਆਰੀ ਹੈ ਤੇ ਲੋਕ ਸਾਰੇ ਕੰਬ ਅਤੇ ਹੁੰਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਬਸੰਤ ਲੱਗਦੀਆਂ ਹੁੰਦੀਆਂ ਹਨ ਤੇ ਉਹਨਾਂ ਦੇ ਪਾਲੇ ਜਾਣ ਦਾ ਯਕੀਨ ਕਰੇ, ਬਸੰਤ ਰੁੱਤ 'ਤੇ ਹੀ ਲੋਕ ਸੁਖ ਦਾ ਸਾਹ ਲੈਂਦੇ ਹਨ ਤੇ ਬਸੰਤ ਬੜੇ ਪ੍ਰਸੰਨ ਹੁੰਦੇ ਹਨ ਤੇ ਬਸੰਤ ਰੁੱਤ ਤੇ ਪੱਤਝੜ ਹੁੰਦੀ ਹੈ ਤੇ ਪੱਤੇ ਨਵੇਂ ਰੁੱਖਾਂ ਨੂੰ ਆਉਂਦੇ ਹਨ ਤੇ ਨਵਾਂ ਰੂਪ ਦੇਣ ਵਾਲੀ ਰੁੱਤ ਆ ਗਈ ਹੈ ਖ਼ੁਸ਼ੀਆਂ ਦਾ ਪ੍ਰਗਟਾਵਾ ਬਸੰਤ ਪੰਚਮੀ ਦਾ ਸਵਾਗਤ ਕਰਨ ਲਈ ਥਾਂ-ਥਾਂ 'ਤੇ ਵਿਸ਼ੇਸ਼ ਪ੍ਰਕਾਰ ਦੇ ਸਮਾਗਮ ਹੁੰਦੇ ਹਨ। ਤੇ ਇਸ ਵਿੱਚ ਮੇਲੇ ਲਗਦੇ ਹੈ, ਖਿਡਾਰੀਆਂ ਦੀਆਂ ਮਠਿਆਈਆਂ ਦੁਕਾਨਾਂ ਸਜਦੀਆਂ ਹਨ ਤੇ ਲੋਕ ਬਸੰਤੀ ਰੰਗ ਪਾ~ ਕੱਪੜੇ ਤੇ ਘਰ ਘਰ ਹਲ~ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀਆਂ ਖੀਰਾਂ ਬਣਾਉਂਦੇ ਹਨ ਤੇ ਮਿੱਠਾ ਖਾਣ ਪੀਣ ਨੂੰ ਘਰਾਂ ਦੇ ਵਿੱਚ ਬਣਦਾ ਹੈ ਤੇ ਡੋਰਾਂ ਨਾਲ ਆਕਾਸ਼ ਵਿੱਚ ਉਡਾ ਕੇ ਗੁੱਡੇ ਆਪਣਾ ਮਨ ਬਹਿਲਾਉਂਦੇ ਹਨ, ਮੇਲਿਆਂ ਵਿੱਚ ਪਹਲਵਾਨ ਦੀਆਂ ਕੁਸ਼ਤੀਆਂ ਤੇ ਹੋਰ ਖੇਡ ਮੇਲੇ ਵੀ ਕਾਫ਼ੀ ਹੁੰਦੇ ਹਨ ਤੇ

ਖ਼ੁਸ਼ੀਆਂ ਪ੍ਰਗਟ ਅਤੇ ਬਸੰਤ ਪੰਚਮੀ ਦਾ ਸਵਾਗਤ ਕਰਨ ਤੇ ਥਾਂ ਥਾਂ ਵਿਸ਼ੇਸ਼ ਪ੍ਰਕਾਰ ਦੇ ਸਮਾਗਮ ਹੁੰਦੇ ਹਨ ਤੇ ਮੇਲੇ ਲੱਗਦੇ ਹਨ ਅਤੇ ਇਸ ਦਿਨ ਹਕੀਕਤ ਰਾਏ ਪੰਚਮੀ ਸ਼ਹੀਦੀ ਨਾਲ ਵੀ ਇਸ ਦੀਨ ਵੀਰ ਆਪੋ ਆਪਣੇ ਧਰਮ ਵਿੱਚ ਪੱਕਾ ਹੋਣ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਇਸ ਦਿਨ ਉਸ ਵੀਰ ਦੀ ਯਾਦ ਕਵੀ ਦਰਬਾਰ ਹੁੰਦੇ ਹਨ ਸਰਧਾਜ਼ਲੀਆਂ ਭੇਟ ਕੀਤੇ ਜਾਂਦੀਆਂ ਹਨ ਰੁੱਤ ਵਿੱਚ ਇੱਕ ਰੱਤ ਆ ਜਾਂਦੀ ਹੈ ਤਾਂ ਸੁਹਾਵਣੀ ਰੁੱਤ ਸੁਹਾਵਣੀ ਹੁੰਦੀ ਹੁੰਦੀ ਹੈ ਤੇ ਸਰਦ ਰੁੱਤ ਦਾ ਪਾਲਾ ਤੇ ਗਰਮ ਰੁੱਤ ਦੀ ਗਰਮੀ ਸਹੀ ਨਿੱਘੀ ਅਤੇ ਮਨ ਭਾਉਂਦੀ ਹੈ ਦੂਸਰੀ ਦੂਸਰੀ ਦਿਸ਼ਾ ਵੱਲ ਜਾਂਦੇ ਦੂਸਰੀ ਦਿਸ਼~ ਵੱਲ ਜਾਂਦੇ ਨਾ ਸਰਦ ਰੁੱਤ ਦਾ ਪਾਲਾ ਤੇ ਨਾ ਗਰਮ ਰੁੱਤ ਦੀ ਗਰਮੀ ਸਹੀ ਨਿੱਘੀ ਅਤੇ ਮਨ ਭਾਉਂਦੀ ਹੈ ਤੇ ਸੱਜੀ ਫਬੀ ਕੁਦਰਤ ਸੱਚ ਮੁਚ ਹੀ ਬਸੰਤ ਰੁੱਤ ਵਿੱਚ ਕੁਦਰਤ ਇੱਕ ਸਾਜ ਪਿਆਰੀ ਵਿਆਹੀ ਸਜਦੀ ਹੈ ਦਰਖਤ

ਲੱਗਦਾ ਹੈ ਕਿ ਜਿਵੇਂ ਕੁਦਰਤ ਪੀਲੇ ਪੈਣ ਕਰਕੇ ਬਸੰਤ ਦਾ ਸਹੀ ਬਾਗ਼ਾਂ ਵਿੱਚ ਕਿੱਧਰੇ ਗੁਲਾਬ ਦੇ ਫੁੱਲ ਮਨ ਮੋਹਿਤ ਕਰਦੇ ਹਨ, ਕਿੱਧਰੇ ਕਲੀਆਂ ਸੁੱਖਾਂ ਛੱਡਦੀਆਂ ਹਨ ਤੇ ਜਿੱਥੇ ਘੁੰਮਦੇ ਹਨ ਕਿੱਧਰੇ ਗੇਂਦੇ ਦੇ ਫੁੱਲ ਮਹਿਕ ਛੱਡਦੇ ਹਨ ਤੇ ਗੁਲਾਬ ਦੇ ਫੁੱਲ ਵੀ ਮਹਿਕ ਛੱਡਦੇ ਹਨ ਤਿਤਲੀਆਂ ਫੁੱਲਾਂ ਉੱਤੋਂ ਉਡਾਰੀਆਂ ਮਾਰਦੀਆਂ ਤੇ ਖ਼ੁਸ਼ੀ ਨੱਚਦੀਆਂ ਹਨ ਇਹਨਾਂ ਦੀਆਂ ਦਿਨਾਂ ਵਿੱਚ ਅੰਬਾਂ ਦੇ ਬੂਰ ਆ ਜਾਂਦਾ ਹੈ ਤੇ ਨਿੱਕੀਆਂ ਨਿੱਕੀਆਂ ਅੰਬੀਆਂ ਤੁਰ ਪੈਂਦੀਆਂ ਹਨ ਕੋਇਲ ਕੂ ਕੂ ਸੁਣ ਕੇ ਹਰ ਇੱਕ ਦੇ ਮਨ ਵਿੱਚ ਮਸਤੀ ਚੜ੍ਹ ਆਉਂਦੀ ਹੈ ਤੇ ਹਾੜੀ ਫਸਲ ਰਹੀ ਹੁੰਦੀ ਹੈ ਤੇ ਹਰ ਖਾਸਾ ਭਰਾ ਭਰਾ ਕੇ ਫੁੱਲ ਨਾਲ ਲੱਦਿਆ ਦਿਖਾਈ ਦਿੰਦਾ ਹੈ ਮਨ ਵਿੱਚ ਹਰ ਤਰ੍ਹਾਂ ਦੇ ਬਸੰਤ ਦੇ ਕਵਿਤਾ ਭਾਰਤ ਦੀ ਕੋਈ ਭਾਸ਼ਾ ਹੀ, ਹੀ ਇਹੋ ਜਿਹੀ ਹੋਵੇਗੀ ਜਿਸਦੇ ਕਵੀ ਨੇ ਬਸੰਤ ਰੁੱ~

ਇਸ ਵਿੱਚ ਸਾਨੂੰ ਹਰ ਰੋਜ਼ ਸਵੇਰੇ ਚਾਹੀਦਾ ਹੈ ਕਸ਼ਰਤ ਕਰਨੀ ਅਤੇ ਸਿਹਤ ਵਧਾਉਣ ਭੋਜਨ ਖਾਣਾ ਤੇ ਸ਼ੈਰ ਕਰਨੀ ਚਾਹੀਦੀ ਹੈ ਅਤੇ gym ਵਿੱਚ ਵੀ ਜਾਣ ਚਾਹੀਦਾ ਹੈ l ਰੁੱਤ ਪੰਜਾਬ ਦੀਆਂ ਰੁੱਤਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਹਨ l ਤੇ ਪੰਜਾਬੀ ਲੋਕ ਸ਼ੈਰ ਕਰਨ ਜਾਂਦੇ ਹੈ ਸੁਬ੍ਹਾ ਪੰਜਾਬ ਮੇਲਿਆਂ ਦੇ ਅਤੇ ਤਿਉਹਾਰਾਂ ਦਾ ਦੇਸ ਹੈ ਤਿਉਹਾਰ ਉਸ ਖ਼ਾਸ ਦਿਨ ਵਿੱਚ ਸਿੱਖਿਆਵਾਂ ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ ਇਹਨਾਂ ਨੂੰ ਵੀ ਵਿਅਕਤੀ ਨਾਲ ਸੰਬੰਧਿਤ ਘਟਨਾਵਾਂ ਤੇ ਅੰਗ ਨਾਲ ਹੀ ਆਮ ਤੌਰ ਤੇ ਮੇਲੇ ਲੱਗਦੇ ਹਨ, ਧਾਰਮਿਕ ਗ੍ਰੰਥਾਂ ਦਾ ਪਾਠ ਕੀਰਤਨ ਸਲਾਨਾ ਮਠਿਆਈਆਂ ਖੇਡਾਂ ਨਾਜਾਂਂ ਅਤੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਦਾ ਇਹ ਦਿਨ ਰਾਗ ਰੰਗ ਤੇ ਖ਼ੁਸ਼ੀਆਂ ਨਾਲ ਕਰਕੇ ਸਾਲ ਵਿੱਚ ਕੋਈ ਮਹੀਨਾ ਇਹ ਜਿਹਾ ਆਉਂਦਾ ਹੋਵੇਗਾ ਜਦੋਂ ਵੀ ਇੱਕ ਜਾਂ ਤਿਉਹਾਰ ਨਾ ਮਨਾਏ ਜਾਂਦੇ ਹਨ, ਲੋਹੜੀ ਲੋਹੜੀ ਜੇਕਰ ਅਸੀਂ ਸਾਲ ਭਰ ਦੇਖੀਏ ਤਿਉਹਾਰਾਂ ਵੱਲ ਨਜ਼ਰ ਮਾਰੀਏ ਤਾਂ ਉਹਨਾਂ ਦੇ ਸਾਡੇ ਜੀਵਨ ਵਿੱਚ ਭਰਪੂਰਤਾ ਮਹਾਨਤਾ ਦੀ ਸਾਂਝ ਸਪਸ਼ਟ ਹੋ ਜਾਂਦੀ ਹੈ ਜਨਵਰੀ ਦੇ ਮਾਂਹ ਦੇ ਨਵੇਂ ਲੋਹੜੀ ਦਾ ਤਿਉਹਾਰ ਨੇੜੇ ਚੱਕ ਰਿਹਾ ਹੁੰਦਾ ਹੈ ਲੋਹੜੀ ਮੰਗਦੇ ਮੁੰਡੇ ਕੁੜੀਆਂ ਵੇਲੇ ਆਪਣੇ ਗੀਤਾਂ ਨਾਲ ਵਾਤਾਵਰਨ ਨੂੰ ਗੰਜਾ ਦਿੰਦੇ ਹਨ ਗਜਾ ਦਿੰਦੇ ਹਨ ਤਿਉਹਾਰਾਂ ਮਾਘੀ ਦੀ ਸੰਗਰਾਂਦ ਤੋਂ ਹੀ ਇੱਕ ਦਿਨ ਪਹਿਲਾਂ ਆਮ ਕਰਕੇ ਤੇਰਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ ਜਿੰਨਾਂ ਦੇ ਘਰੀ ਮੁੰਡੇ ਦਾ ਜਨਮ ਹੋਇਆ ਹੋਵੇੇੇ, ਉਹਨਾਂ ਦੇ ਘਰ ਤੇ ਵਿਸ਼ੇਸ਼ ਖ਼ੁਸ਼ੀਆਂ ਭਰਪੂਰ ਹੁੰਦੀਆਂ ਹਨ ਤੇ ਉਹਨਾਂ ਦੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਇੱਕ ਦਿਨ ਪਹਿਲਾਂ ਲੋਹੜੀ ਵੰਡਣੀ ਆਰੰਭ ਕੀਤੀ ਜਾਂਦੀ ਹੈ ਲੋਹੜੀ ਵਾਲੇੇ ਦਿਨ ਹੀ ਘਰ ਵਿੱਚ ਜਿੱਥੇ ਲੋਹੜੀ ਮੰਗਣ ਵਾਲੇ ਟੋਲਿਆਂ ਬਣਾ ਬਣਾ ਕੇ ਆਉਂਦੇ ਹਨ ਕਿ ਧੂਣੀ ਲਾ ਕੇ ਗੀਤ ਗਾਏ ਤੇ ਨਾਚ ਨੱਚੇ ਜਾਂਦੇ ਹਨ ਰ~ ਰਿਓੜੀਆਂ, ਮੂੰਫ਼ਲੀਆਂ ਤੇ ਅਹ ਵੰਡੀਆਂ ਜਾਂਦੀਆਂ ਹਨ।

ਵਿੱਚ ਮੁਕਤਸਰ ਤੇ ਤਲਵੰਡੀ ਸਾਬੋ ਦੇ ਮੇਲਾ ਲੱਗਦਾ ਹੈ ਬਸੰਤ ਇਸ ਪਿੱਛੋਂ ਜਨਵਰੀ ਦੇ ਆਖਰੀ ਜਾਂ ਫਰਵਰੀ ਦੇ ਆਰੰਭ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਹੁੰਦਾ ਹੈ ਇਹ ਦੀ ਰੁੱਤ ਦੇ ਜਾਣ ਬਾਹਰ ਆਉਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਕਰਕੇ ਹੀ ਜ਼ਿਆਦਾ ਪਤੰਗ ਉਡਾਏ ਜਾਂਦੇ ਹਨ ਤੇ DJ ਲਗਾਏ ਜਾਂਦੇ ਹਨ ਘਰਾਂ ਵਿੱਚ ਲੋਕ ਬਸੰਤ ਪੰਚਮੀ ਹਲਵਾ ਬਣਾਉਂਦੇ ਹਨ ਮਰਦ ਮਰਦ ਬਸੰਤੀ ਪੰਗਾ ਪੱਗਾਂ ਬੰਨਦੇ ਹਨ ਪੀਲੇ ਰੰਗ ਦੀਆਂ ਪੱਗਾਂ ਬੰਨਦੇ ਹਨ ਤੇ ਪੀਲੇ ਰੰਗ ਦੇ ਹੀ ਪੰਜਾਮੇ ਕੁੜਤੇ ਪਹਿਨਦੇ ਹਨ ਤੇ ਇਕ ਦੂਜੇ ਨਾਲ ਹੀ ਖ਼ੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ l ਤੇ ਆਪਣੀ ਆਪਣੀਆਂ ਸੱਤਾਂ ਉੱਪਰ ਗੁੱਡੀਆਂ ਉਡਾਉਂਦੇ ਹਨ ਸਿਵਰਾਤਰੀ ਦਾ ਤਿਉਹਾਰ ਵੀ ਇਸੇ ਮਹੀਨੇ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਹੌਲੀ ਮਾਰਚ ਦੇ ਮਹੀਨੇ ਵਿੱਚ ਇੱਕ ਦੂਜੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ l ਤੇ ਹੋਲਾ ਮਹੱਲਾ ਮਨਾਉਂਦੇ ਹੈ ਸੰਬੰਧੀ ਪੰਜਾਬ ਵਿੱਚ ਆਨੰਦਪੁਰ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਹੈ ਇਹਨਾਂ ਦਿਨਾਂ ਵਿੱਚ ਹੀ ਮਾਤਾ ਨੇ ਨਰਾਤੇ ਆਉਂਦੇ ਹਨ ਤੇ ਮਾਤਾ ਦਾ ਪੂਜਨ ਕੀਤਾ ਜਾਂਦਾ ਹੈ ਅਪ੍ਰੈਲ ਦੇ ਮਹੀਨੇ ਵਿੱਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ ਤੇ

ਦੁਸਹਿਰਾ, ਦੀਵਾਲੀ ਸਤੰਬਰ ਵਿੱਚ ਸਰਾਧਾਂ ਦੇ ਦਿਨ ਹੁੰਦੇ ਹਨ ਇਹਨਾਂ ਦਿਨਾਂ ਵਿੱਚ ਹੀ ਪਿੱਤਰਾਂ ਦੀ ਯਾਦ ਵਿੱਚ ਬ੍ਰਾਹਮਣਾਂ ਨੂੰ ਭੋਜਨ ਆਦਿ ਛਕਾਏ ਜਾਂਦੇ ਹਨ ਤੇ ਇਹਨਾਂ ਵਿੱਚੋਂ ਮਗਰੋਂ ਖ਼ੁਸ਼ੀਆਂ ਨਾਲ ਭਰਪੂਰ ਨਰਾਤੇ ਸ਼ੁਰੂ ਹੋ ਜਾਂਦੇ ਹਨ ਦਿਨਾਂ ਵਿੱਚ ਲੋਕ ਮਾਤਾ ਦੇ ਦਰਸ਼ਨਾਂ ਲਈ ਪੂਜਾ ਕਰਦੇ ਹਨ ਕੰਜਕਾਂ ਬਿਠਾਉਂਦੇ ਹਨ ਤੇ ਇਹ ਦਿਨਾਂ ਵਿੱਚ ਹੀ ਰਾਮ ਲੀਲਾ ਲੱਗਦੀ ਹੈ ਦੁਸਹਿਰੇ ਦਾ ਤਿਉਹਾਰ ਆਮ ਕਰਕੇ ਅਕਤੂਬਰ ਵਿੱਚ ਦੀਵਾਲੀ ਦਾ ਤਿਉਹਾਰ ਮਗਰੋਂ ਤੱਕ ਹੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਤੇ ਰਾਵਣ ਉੱਤੇ ਸ੍ਰੀ ਰਾਮ ਚੰਦਰ ਜੀ ਦੀ ਜਿੱਤ ਦੀ ਖ਼ੁਸ਼ੀ ਦੇ ਵਿੱਚ ਦੁਸਹਿਰਾ ਪਰ ਰਾਮ ਚੰਦਰ ਦੇ ਪਰਤਣ ਤੋਂ ਖ਼ੁਸ਼ੀ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਮੇਘਨਾਥ ਦੇ ਪੁੱਤਲੇ ਸਾੜੇ ਜਾਂਦੇ ਹਨ, ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਲੋਕ ਮਕਾਨਾਂ ਦੀਆਂ ਸਫ਼ਾਈਆਂ ਕਰਦੇ, ਮਠਿਆਈਆਂ ਖ਼ਰੀਦਦੇ ਹਨ ਤੇ ਪਟਾਕੇ ਤੇ ਲਛਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਦੁਕਾਨਦਾਰ ਨਵੇਂ ਵਹੀ ਖਾਤੇ ਸ਼ੁਰੂ ਕਰਦੇ ਹਨ ਦੁਸਹਿਰਾ ਅਤੇ ਦੀਵਾਲੀ ਵਿਚਕਾਰ ਕਰਵਾ ਚੌਥ ਦਾ ਤਿਉਹਾਰ ਆਉਂਦਾ ਹੈ, ਜਿਸ ਵਿੱਚ ਇਸਤਰੀਆਂ ਬ~ ਬਰਤ ਰੱਖ ਕੇ ਆਪਣੇ ਪਤੀ ਦੀ ਸੁੱਖ ਮੰਗਦੀਆਂ ਹਨ। ਗੁਰੂਪੁਰਬ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਾ ਦਿਨ ਅਤੇ ਜਨਵਰੀ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਨਗਰ ਕੀਰਤਨ ਕੱਢ ਕੇ ਦੀਵਾਨ ਸਜਾ ਕੇ ਲੰਗਰ ਵਰਤਾ ਕੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਈਦ ਸਾਲ ਵਿੱਚੋਂ ਹੀ ਦੋ ਵਾਰ ਮਨਾਈ ਜਾਂਦੀ ਹੈ ਧੰਨਵਾਦ।

hello ਹਾਂ ਜੀ ਸਤਿ ਸ੍ਰੀ ਅਕਾਲ ਜੀ,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 ਅਹ ਜੀ ਸਾਡਾ ਵਧੀਆ ਹੈ, ਤੁਸੀਂ ਦੱਸੋ ਤੁਹਾਡਾ ਕੀ ਹਾਲ-ਚਾਲ ਹੈ, ਹਾਂ ਜੀ ਵਧੀਆ ਜੀ, ਹੋਰ ਕੀ ਕਰ ਰਹੇ ਸੀ ਤੁਸੀਂ ਇਸ time ਉਹ ਜੀ ਬੱਸ ਕੁੱਝ ਨਹੀਂ free ਬੈਠੀ ਹੋਈ ਸੀ। ok ਮੈਂ ਨਾ ਤੁਹਾਨੂੰ ਇਸ ਲਈ call ਕੀਤੀ ਸੀ, ਕਿ ਮੈਂ ਆਕਸਫੋਰਡ ਯੂਨੀਵਰਸਿਟੀ 'ਤੇ ਥੌੜ੍ਹੀ ਜਿਹੀ discussion ਕਰਨੀ ਸੀ, ਜੇ ਇਸ time free ਹੋ ਤਾਂ ਤੁਸੀਂ ਕਰ ਸਕਦੇ ਹੋ ਮੇਰੇ ਨਾਲ, ਹਾਂ ਜੀ ਜ਼ਰੂਰ ਜੀ, ਪਹਿਲਾਂ ਜਿੰਨ੍ਹਾ ਕੁ ਮੈਨੂੰ ਪਤਾ ਨਾ, ਥੋੜ੍ਹਾ ਜਿਹਾ intro ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਹਾਂ ਜੀ, ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੇ ਸ਼ਹਿਰ ਆਕਸਫ਼ੋਰਡ 'ਚ ਇੱਕ ਯੂਨੀਵਰਸਿਟੀ ਹੈ। ਇਹ ਦੁਨੀਆ ਦੀ ਦੂਸਰੀ ਸਭ ਤੋਂ ਪੁਰਾਣੀ ਅਤੇ ਅੰਗਰੇਜ਼ੀ ਬੋਲਣ ਵਾਲੀ ਯੂਨੀਵਰਸਿਟੀ ਹੈ। ਇੱਥੇ ਗਿਆਰਵੀਂ ਸਦੀ ਤੋਂ ਪੜ੍ਹਾਈ ਹੋ ਰਹੀ ਹੈ। ਯੂਨੀਵਰਸਿਟੀ 'ਚ ਤੇਜ਼ੀ ਨਾਲ਼ ਵਾਧਾ ਹੋਇਆ ਜਦੋਂ ਅੰਗਰੇਜ਼ ਬਾਦਸ਼ਾਹ ਹੈਨਰੀ ਨੇ ਅੰਗਰੇਜ਼ ਵਿੱਦਿਆਰਥੀਆੰ ਨੂੰ ਸੇਂਟ ਥਾਮਸ ਬੀਕਟ ਦੇ ਕਤਲ ਮਗਰੋਂ ਪੈਰਿਸ ਯੂਨੀਵਰਸਿਟੀ 'ਚ ਪੜ੍ਹਨ ਤੋਂ ਰੋਕ ਦਿੱਤਾ। ਬਾਰਾਂ ਸੌਂ ਨੌ 'ਚ ਇੱਥੋਂ ਦੇ ਵਸਨੀਕਾਂ ਤੇ ਵਿੱਦਿਆਰਥੀਆਂ ਵਿੱਚਕਾਰ ਇੱਕ ਰਫਡ਼ਾ ਪੈ ਗਿਆ ਅਤੇ ਜਿਸ ਤੋਂ ਇਥੋਂ ਲੋਕ ਕੈਂਬਰਿਜ ਨੱਸ ਗਏ ਅਤੇ ਇੰਝ ਕੈਂਬਰਿਜ 'ਚ ਕੈਂਬਰਿਜ ਯੂਨੀਵਰਸਿਟੀ ਦੀ ਨੀਂਹ ਪਈ। ਦੋਂਵੇਂ ਯੂਨੀਵਰਸਿਟੀਆਂ ਰਲਦੀਆਂ ਵੀ ਹਨ ਪਰ ਦੋਨਾਂ 'ਚ ਜੋੜ ਵੀ ਬੜਾ ਪੁਰਾਣਾ ਹੈ। ਬਾਰਾਂ ਸੌਂ ਉਨੰਜ਼ਾ ਵਿੱਚ ਯੂਨੀਵਰਸਿਟੀ ਕਾਲਜ, ਆਕਸਫ਼ੋਰਡ ਇੱਥੇ ਬਣਨ ਵਾਲਾ ਪਹਿਲਾ ਕਾਲਜ ਸੀ, ਦੋ ਹਜ਼ਾਰ ਅੱਠ ਵਿੱਚ ਗਰੀਨ ਟਮਪਲੀਟਨ ਆਖ਼ਰੀ, ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੀਆਂ ਵਿੱਦਿਆ ਯੂਨੀਵਰਸਿਟੀਆਂ 'ਚ ਉਤਲੀ ਪਰਹਰਿ ਤੇ ਰਹਿਣ ਵਾਲੀ ਯੂਨੀਵਰਸਿਟੀ ਹੈ। ਅਤੇ ਆਕਸਫ਼ੋਰਡ ਲਗਾਤਾਰ ਦੁਨੀਆ ਦੀਆਂ ਦਸ ਵਿੱਦਿਆ ਯੂਨੀਵਰਸਿਟੀਆਂ 'ਚ ਆ ਰਹੀ ਹੈ। ਇਹ ਯੂਰਪ ਦੀਆਂ ਵਿੱਦਿਆ 'ਤੇ ਖੋਜ ਪਰਖ ਕਰਨ ਵਾਲੀਆਂ ਯੂਨੀਵਰਸਿਟੀਆਂ 'ਚ ਗਿਣੀ ਜਾਂਦੀ ਹੈ ਅਤੇ ਯੂਨੀਵਰਸਿਟੀ ਪੜ੍ਹਾਈ ਹਫ਼ਤਾ ਵਾਰ tutorial ਅਤੇ ਉਹਦੇ ਨਾਲ਼ ਉਸਤਾਦਾਂ ਦੇ lecture, li~, laboratory, practical ਦੇ ਦੁਆਲੇ ਕਮਦੀ ਏ ਜਿਹਨੂੰ ਆਕ

ਨਾਲ਼ ਰਲ਼ ਕੇ ਬਣਦੀ ਹੈ। ਇਸ ਯੂਨੀਵਰਸਿਟੀ ਦੇ ਪੜ੍ਹੇ ਹੋਏ ਲੋਕ ਵਧੀਆ ਵਿਦਿਆਰਥੀ, ਵਿਗਿਆਨੀ, ਖੋਜੀ, ਫ਼ੌਜੀ, ਸਿਆਸੀ ਆਗੂ ਅਤੇ ਲਿਖਾਰੀ ਮੰਨੇ ਗਏ ਹਨ। ਯੂਨੀਵਰਸਿਟੀ ਦੇ ਬੱਤੀ ਵਿਦਿਆਰਥੀਆਂ ਨੇ science ਵਿੱਚ ਨੋਬਲ ਇਨਾਮ ਵੀ ਲਿਆ। ਠੀਕ ਹੈ ਜੀ, ਇੱਥੇ ਤੱਕ ਮੈਂ ਤੁਹਾਨੂੰ ਸਹੀ ਦੱਸਿਆ। ਹਾਂ ਜੀ, ਹਾਂ ਜੀ, ਇਸ ਤੋਂ ਅੱਗੇ ਮੈਂ ਤੁਹਾਨੂੰ ਨਾ ਦਾਖਲੇ ਬਾਰੇ ਦੱਸ ਦਿੰਦੀ ਹਾਂ।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 ਪਰ ਇਹ ਗੱਲ ਪੱਕੀ ਨਹੀਂ ਹੈ ਇਸ ਤੋਂ ਥੱਲੇ ਜਾਂ ਇਸਦੀ ਉਮਰ ਤੋਂ ਵੀ ਦਾਖ਼ਲਾ ਨਹੀਂ, ਅਹ ਦਾਖਲਾ ਮਿਲ ਸਕਦਾ ਹੈ ਅਤੇ ਸਿਰਫ਼ ਇੱਕ ਕਾਲਜ horse ਮਾਨਚੈਸਟਰ ਵਿੱਚ ਇੱਕੀ ਵਰ੍ਹੇ ਦੀ ਉਮਰ ਵਿੱਚ ਦਾਖ਼ਲਾ ਮਿਲਦਾ ਏ। ਕਈ ਨਿੱਕੀ ਉਮਰ ਦੇ ਬਾਲਾਂ ਨੂੰ ਵੀ ਉਥੇ ਦਾਖ਼ਲਾ ਮਿਲਿਆ ਜਿਹਨਾਂ ਦਾਖ਼ਲੇ ਦੀ ਮੁੱਢਲੀ ਸ਼ਰਤ ਯਾਨੀ ਮੈਟ੍ਰਿਕ ਕੀਤੀ ਹੋਏ ਅਤੇ ਸ਼ਰਤ ਪੂਰੀ ਕੀਤੀ। ਪੰਦਰਾਂ ਅਕਤੂਬਰ ਤੋਂ ਦਾਖ਼ਲੇ ਲਈ ਲਿਖਣਾ ਪੈਂਦਾ ਏ। ਠੀਕ ਹੈ ਜੀ। ਹਾਂਜੀ, ਜੀ, ਇਸ ਤੋਂ ਅੱਗੇ ਮੈਂ ਇੱਕ ਮਾਨਤਾ 'ਤੇ note ਕੀਤਾ ਸੀ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਕਹਿੰਦੇ ਦੋ ਹਜ਼ਾਰ ਹਾਂ ਜੀ ਦੋ ਹਜ਼ਾਰ ਬਾਰਾਂ ਵਿੱਚ times ਨੇ ਦੁਨੀਆ ਦੇ ਇੱਕ ਸੋਂ ਉਨੰਜ਼ਾ ਦੇਸਾਂ ਵਿੱਚ ਸਤਾਰਾਂ ਹਜ਼ਾਰ ਪੰਜ ਸੌ ਚੁਰੰਜ਼ਾ ਪੜ੍ਹਾਈ ਨਾਲ਼ ਰਲਦੇ ਲੋਕਾਂ ਕੋਲੋਂ ਪੁੱਛਿਆ ਅਤੇ ਇਹ ਪਤਾ ਚਲਿਆ ਜੇ ਆਕਸਫ਼ੋਰਡ ਦੁਨੀਆ ਦੀਆਂ ਛੇ ਵੱਡੀ ਮਾਨਤਾ ਪ੍ਰਾਪਤ ਵਾਲੀਆਂ ਯੂਨੀਵਰਸਿਟੀਆਂ ਵਿੱਚ ਗੌਣੀ, ਵਿੱਚ ਗਿਣੀ ਜਾਂਦੀ ਏ ਜਿਹਦੀ ਪੂਰੀ ਦੁਨੀਆ ਵਿੱਚ ਆਪਣੀ ਇੱਕ ਪਛਾਣ ਹੈ। ਦੋ ਹਜ਼ਾਰ ਬਾਰਾਂ ਵਿੱਚ ਦੁਨੀਆ ਦੀਆਂ ਵਿਦਿਆ ਯੂਨੀਵਰਸਿਟੀਆਂ ਦੀ ਪੱਧਰ ਵਿੱਚ ਆਕਸਫ਼ੋਰਡ ਯੂਨੀਵਰਸਿਟੀ ਦਸਵੇਂ ਨੰਬਰ 'ਤੇ ਸੀ ਅਤੇ ਦੋ ਹਜ਼ਾਰ ਪੰਜ ਅਤੇ ਦੋ ਹਜ਼ਾਰ ਛੇ ਵਿੱਚ ਦੂਜੇ ਨੰਬਰ 'ਤੇ। ਯੂਰਪ ਵਿੱਚ ਦੋ ਹਜ਼ਾਰ ਬਾਰਾਂ ਵਿੱਚ ਇਹ ਦੂਜੇ ਨੰਬਰ 'ਤੇ ਸੀ। ਠੀਕ ਹੈ ਜੀ, ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸ ਸਕਦੀ ਹਾਂ, club ਅਤੇ seminar ਬਾਰੇ ਵੀ ਮੈਂ ਥੋੜ੍ਹਾ ਜਿਹਾ read ਕੀਤਾ ਸੀ। ਹਾਂ ਜੀ, ਉਸ ਬਾਰੇ ਤੁਸੀਂ ਦੱਸ ਦਿਓ, ਅਗਰ ਤੁਹਾਨੂੰ ਪਤਾ ਹੈ ਤਾਂ, ਕਹਿੰਦੇ ਕਾਲਜਾਂ ਵਸ਼ਕਾਰਾਂ ਖੇਡ ਹੁੰ~ ਖੇਡਾਂ ਹੁੰਦੀਆਂ ਨੇ ਜਿਹਨਾਂ ਨੂੰ ਕਪਰਜ਼ ਦਾ ਨਾਮ ਦਿੱਤਾ ਗਿਆ ਹੈ। ਇਹਦੇ ਨਾਲ਼ ਪੜ੍ਹਾਕੂਆਂ ਦੇ ਖੇਡ ਕਲੱਬ ਨੇ ਜਿੱਥੇ ਵਧੀਆ ਪੱਧਰ ਦੀਆਂ ਖੇਡਾਂ ਹੁੰਦੀਆਂ ਨੇਂ। ਪਰ ਅੱਖ ਹਰ ਵਰ੍ਹੇ ਹੋਣਵਾ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 ਨੂੰ ਲੈ ਕੇ ਸਭ ਤੋਂ ਵੱਡਾ ਇਨਾਮ ਇੱਕ ਨੀਲਾ ਨੀਲਾ ਰਿਬਨ ਦਿੱਤਾ ਗਿਆ ਹੈ। ਚਰੋਲ ਅਤੇ ਆਕਸਫ਼ੋਰਡ student ਪੜ੍ਹਾਕੂਆਂ ਦੇ ਹਫ਼ਤੇ 'ਚ ਇਕਵਾਰੀ ਛੱਪਣਵਾਲੇ ਅਖ਼ਬਾਰ ਨੇਂ। ਅਸੀਸ ਮੈਗਜ਼ੀਨ, ਆਓਲ

ਯੂਨੀਵਰਸਿਟੀ ਦਾ ਰੇਡੀਓ ਸਟੇਸ਼ਨ ਏ। ਕਈ ਕਾਲਜਾਂ ਦੀਆਂ ਮੌਸੀਕੀ ਤੇ ਡਰਾਮਾ ਸੰਗਤਾਂ ਨੇਂ। ਪੜ੍ਹਾਕੂ ਸੰਗਤਾਂ ਵਿੱਚ ਆਕਸਫ਼ੋਰਡ ਯੂਨੀਵਰਸਿਟੀ ਸਾਈਨਸੀ ਸੰਗਤ ਦੁਨੀਆ ਦੀਆਂ ਪੁਰਾਣੀਆਂ ਸੰਗਤਾਂ ਵਿਚੋਂ ਇੱਕ ਏ। ਆਕਸਫ਼ੋਰਡ union ਮਾਨਤਾ ਵੱਜ ਸਭ ਤੋਂ ਅੱਗੇ ਏ ਇਹ ਅਠਾਰਾਂ ਸੌ ਬੱਤੀ ਵਿੱਚ ਬਣੀ, ਕਮੀਬਰਜ ਮਗਰੋਂ ਬਰਤਾਨੀਆ ਦੀ ਸਭ ਤੋਂ ਪੁਰਾਣੀ ਪੜ੍ਹਾਕੂ ਯੂਨੀਅਨ ਏ ਜਿਥੇ ਹਰ ਹਫ਼ਤੇ ਤਕਰੀਰਾਂ ਦੇ ਮੁਕਾਬਲੇ ਹੋ ਲ~ ਹੋ ਰਹੇ ਨੇ ਅਤੇ ਉੱਚੇ ਪੱਧਰ ਦੇ ਗੱਲ ਬਾਤ

ਬੂਡ ਲੇਨ ਲਾਈਬ੍ਰੇਰੀ ਏ। ਇਹਦੇ ਚਾਲੀ ਅਹ ਵਰਤਣਵਾ ਲੈ ਬਾਹਰੀ ਲੋਕ ਨੇਂ। ਇੱਥੇ ਦੀਆਂ ਲਾਈਬ੍ਰੇਰੀਆਂ ਵਿੱਚ ਗਿਆਰਾਂ million ਕਿਤਾਬਾਂ ਨੇ ਜਿਹੜੀਆਂ ਇਕ ਸੋਂ ਨੱਬੇ ਕਿਲੋਮੀਟਰ ਇੱਕ ਸੌ ਵੀਹ ਮੀਲ ਲੰਮੇ ਸ਼ੈਲਫ਼ਾਂ 'ਤੇ ਪਈਆਂ ਹੋਇਆਂ ਨੇ ਅਤੇ ਹਰ ਵਰ੍ਹੇ ਓੁੱਥੇ ਤਿੰਨ million ਪੰਜ ਕਿਲੋਮੀਟਰ ਲੰਮੇ ਸ਼ੈਲਫ਼ਾਂ ਦਾ ਵਾਧਾ ਹੋ ਰਿਹਾ ਹੈ। ਬੂਡ ਲੇਨ ਲਾਈਬ੍ਰੇਰੀ ਸੌਲਾ ਤੋਂ ਤਿੰਨ ਵਿੱਚ ਬਣੀ। ਇਹ ਅਠਾਈ ਲਾਈਬ੍ਰੇਰੀਆਂ ਦੇ ਦਾ jet ਏ ਅਤੇ ਰੇਡ ਕਲਫ਼ ਕੈਮਰਾ ਸਤਾਰਾਂ ਸੌ ਉਨੰਜ਼ਾ ਵਿੱਚ ਬਣੀ ਇੱਕ science ਲਾਈਬ੍ਰੇਰੀ ਹੈ। ਅਤੇ ਮਿਊਜ਼ੀਅਮ ਬਾਰੇ ਜੇਕਰ ਮੈਂ ਦੱਸਾਂ ਇਸ ਵਿੱਚ ਆ ਜਾਂਦਾ ਹੈ ਕੀ, ਆਕਸਫ਼ੋਰਡ ਵਿੱਚ ਕਈ ਮਿਊਜ਼ੀਅਮ ਅਤੇ art ਗੈਲਰੀਆਂ ਨੇ ਜਿਹਨਾਂ ਨੂੰ ਵੀਹ ਲੱਖ ਲੋਕ ਹਰ ਵਰ੍ਹੇ ਮੁਫ਼ਤ ਵੇਖ ਸਕਦੇ ਨੇਂ ਅਤੇ ਐਸ਼ਮੋਲੀਨ ਮਿਊਜ਼ੀਅਮ ਇੱਕ ਸੌ ਤੇਰਾਸੀ ਵਿੱਚ ਬਣਿਆ, ਅਤੇ ਇਹ ਦੁਨੀਆ ਦਾ ਪਹਿਲਾ ਯੂਨੀਵਰਸਿਟੀ ਮਿਊਜ਼ੀਅਮ ਅਤੇ ਬਰਤਾਨਾ ਦਾ ਪਹਿਲਾ ਮਿਊਜ਼ੀਅਮ ਏ। ਇਹਦੇ ਵਿੱਚ ਵਿਲੀਅਮ ਟਰਨਰ, ਅਹ ਪੈਬਲੋ ਅਹ ਪਿਕਾਸੋ, ਮਾਈਕਲ ਐਨਜਲੋ ਅਤੇ ਲਿਓ ਨਾਰ ਡੂ ਡੀ ਵਿੰਚੀ ਵਰਗੇ ਲੋਕ ਦੇ ਕੰਮ ਅਤੇ ਆਰ~ ਆਰਕ~ ਆਰਕਯਾਲੋਜੀ ਦੇ ਨਮੂਨੇ ਪਏ ਨੇ। ਆਕਸਫ਼ੋਰਡ ਯੂਨੀਵਰਸਿਟੀ ਮਿਊਜ਼ੀਅਮ ਵੱਜ ਕੀੜੇ ਜਨੌਰ ਅਤੇ ਰਲਦੀਆਂ ਸੇਵਾ ਨਿਮੇਸ਼ ਲਈ ਪਿਆ ਪਿਆਂ ਨੇਂ। ਇਹਦੇ ਅੰਦਰ ਅਹ ਟਾਇਰੀਨੋਸਾਰਸ ਅਤੇ ਤਰੀਸੁਰ ਆਟਾ ਅੱਟਾ ਪਸ ਦੇ ਅਹ ਟਾਨਚੇ ਵੀ ਪਏ ਨੇਂ। ਇੱਥੇ ਈ ਡੋਡੋ ਦਾ ਪੂਰਾ ਢਾਂਚਾ ਵੀ ਪਿਆ ਹੋਇਆ ਏ। ਆਕਸਫ਼ੋਰਡ ਯੂਨੀਵਰਸਿਟੀ ਮਿਊਜ਼ੀਅਮ ਦੇ ਲਾਗੇ ਈ ਇੱਕ ਸ~ ਅਠਾਰਾਂ ਸੌ ਚੁਰਾਸੀ ਵਿੱਚ ਖੁੱਲਣ ਵਾਲਾ ਪੁੱਟ ਜੋਰਜਜ਼ ਰੋਰਜ਼ ਮਿਊਜ਼ੀਅਮ ਏ। ਇੱਥੇ ਪੰਜਾਹ ਲੱਖ, ਪੰਜ ਲੱਖ ਤੋਂ ਵੱਧ ਸੇਵਾਵਾਂ ਆਰਕਯਾਲੋਜੀ ਅਤੇ ਐਂਥਰੋਪਾ~ ਐਂਥਰੋਪਾਲੋਜੀ 'ਤੇ ਪਿਆਂ ਨੇਂ। ਮਿਊਜ਼ੀਅਮ ਆਫ਼ ਸਹਟਰੀ ਆਫ਼ ਸਾਈਂਸ ਵਿੱਚ ਪੰਦਰਾਂ ਹਜ਼ਾਰ ਤੋਂ ਵੱਧ science 'ਤੇ ਤਰੀਖ਼ ਦੱਸਦਿਆਂ ਸੇਵਾਵਾਂ ਨੇਂ। ਅੱਗੇ ਪਾਰਕ ਬਾਰੇ ਤੁਸੀਂ ਦੱਸ ਦਿਓ।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 ਸ਼ਹਿਰ ਤੋਂ ਉੱਤਰ ਵੱਲ ਸੱਤਰ ਏਕੜ 'ਤੇ ਫੈਲਿਆ ਚਰੋਲ ਦਰਿਆ ਦੇ ਕੰਡੇ ਤੇ ਪਾਰਕ ਏ ਜਿਥੇ ਖੇਡਣ ਦੇ ਵਿਹੜੇ ਅਤੇ ਫਲਵਾਰੀਆਂ ਨੇਂ। ਆਕਸਫ਼ੋਰਡ ਯੂਨੀਵਰਸਿਟੀ ਫਲਵਾਰੀ ਬਰਤਾਨੀਆ ਦੀ ਸਭ ਤੋਂ ਪੁਰਾਣੀ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 ਅਹ ਰੱਖ ਇੱਕ ਸੌ ਤੀਹ ਏਕੜ 'ਤੇ ਫੈਲਿਆ ਹੋਇਆ ਹੈ, ਆਕਸਫ਼ੋਰਡ ਦੇ ਦੱਖਣ ਵਿੱਚ ਇੱਕ ਰੁੱਖ ਏ। ਇਨ੍ਹਾਂ ਤੋਂ ਹੱਟ ਕੇ ਕਈ ਕਾਲਜਾਂ ਕੋਲ਼ ਵੀ ਪਾਰਕ ਹੈ ਅਹ ਜਿਹੜੇ ਆਮ ਲੋਕਾਂ ਲਈ ਵੀ ਖੁੱਲੇ ਨੇਂ। ਅੱਗੇ ਮੈਂ ਰੀਤਾਂ ਬਾਰੇ ਵੀ ਦੱਸ ਦਿੰਦੀ ਹਾਂ ਥੋੜ੍ਹਾ ਜਿਹਾ, ਕਹਿੰਦੇ ਇਮਤਿਹਾਨ, ਮੈਟ੍ਰਿਕ discipline ਗੱਲਬਾਤ ਜਾਂ ਕਿਸੇ ਯੂਨੀਵਰਸਿਟੀ ਅਫ਼ਸਰ ਨੂੰ ਮਿਰਣ ਮਿਲਣ ਵੇਲੇ uniform ਪਾਉਣਾ ਜ਼ਰੂਰੀ ਏ। ਹੋਰ ਰੀਤਾਂ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

ਕੁੱਝ ਵਿੱਚ ਕਾਲ਼ੀ ਟਾਈ ਸ਼ਰਤ ਹੁੰਦੀ ਏ। ਗਰਮੀਆਂ ਵਿੱਚ ਕੁਸ਼ਤੀ ਚਲਾਣਾ ਵੀ ਇੱਕ ਠਰਕ ਏ ਅਤੇ ਮਸ਼ਹੂਰ ਵਿਦਿਆਰਥੀ ਦੇ ਵਿੱਚ ਆ ਜਾਂਦਾ ਹੈ ਕਿ ਆਕਸਫ਼ੋਰਡ ਦੀ ਪੂਰੀ ਤਰੀਖ਼ ਵਿੱਚ ਇੱਥੇ ਦੇ ਪੜ੍ਹਾਕੂਆਂ ਨੇ ਕਈ ਕੰਮਾਂ ਵਿੱਚ ਮਾਨਤਾ ਕਮਾਈ। ਸਨਤਾਲੀਆਂ ਨੇ ਨੋਬਲ ਇਨਾਮ ਇਹਦੀਆਂ ਛੇ ਵੰਡਾਂ ਵਿੱਚ ਜਿੱਤੇ। ਅਹ ਇਸ ਤੋਂ ਅੱਗੇ ਤੁਸੀਂ ਮੈਨੂੰ ਸਿਆਸਤ ਬਾਰੇ ਕੁੱਝ ਦੱਸ ਸਕਦੇ ਹੋ ਜੇ ਤੁਹਾਨੂੰ ਪਤਾ ਹੈ।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 ਛੱਬੀ ਬਰਤਾਨਵੀ ਪ੍ਰਧਾਨ ਮੰਤਰੀਆੰ ਨੇ ਜਿਹਨਾਂ ਵਿੱਚ ਗਲੈਡਸਟੋਨ ਵਰਗੇ ਨਾਂ ਅਤੇ ਇੱਥੇ ਪੜ੍ਹਿਆ ਏ। ਲੜਾਈ ਮਗਰੋਂ ਬਣਨ ਵਾਲੇ ਵਜ਼ੀਰ-ਏ-ਆਜ਼ਮਾਂ ਵਿਚੋਂ ਸਿਰਫ਼ ਇੱਥੇ ਨਹੀਂ ਸੀ ਪੜ੍ਹਿਆ।

ਦੇ ਸੰਗੀ ਸਨ। ਦੁਨੀਆ ਦੇ ਤੀਹ ਦੇ ਨੇੜੇ ਸਿਆਸੀ ਆਗੂ ਇੱਥੇ ਪੜ੍ਹੇ ਜਿਹਨਾਂ ਵਿੱਚ ਭਾਰਤੀ ਪ੍ਰਧਾਨ-ਮੰਤਰੀ ਇੰਦਰਾ ਗਾਂਧੀ ਅਤੇ ਮਨਮੋਹਨ ਸਿੰਘ ਇਥੋਂ ਹੀ ਪੜ੍ਹੇ ਸਨ। ਪਾਕਿਸਤਾਨ ਦੇ ਪੰਜ ਪ੍ਰਧਾਨ-ਮੰਤਰੀ ਲਿਆਕਤ ਅਲੀ ਖ਼ਾਨ, ਹੁਸੈਨ ਸ਼ਹੀਦ

ਹਾਂ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ, ਤੁਹਾਡਾ ਐਨਾ ਕੀਮਤੀ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਹਾਂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, thank you so much

Hello

ਹਾਂਜੀ ਸਭ ਵਧੀਆ, ਹੋਰ।

ਹਾਂਜੀ ਹਾਂਜੀ ਸਭ ਵਧੀਆ ਠੀਕ ਠਾਕ।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

But ਇਸ ਤੋਂ ਬਾਅਦ ਵੀ ਮਤਲਬ duty ਤੇ ਤੈਨਾਤ ਕਹਿ ਸਕਦੇ ਹਾਂ ਆਪਾਂ ਰਹੇ ਨੇ। ਅੱਛਾ ਅੱਛਾ।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

Interesting ਲੱਗੀ, ਮੈਂ ਕਿਹਾ ਚਲੋ ਤੁਹਾਨੂੰ ਦੱਸਾਂ ਇਹਦੇ ਬਾਰੇ ਵੀ ਥੋੜ੍ਹਾ ਜਿਹਾ।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 ਤਾਂ ਇਹ ਇਹਨਾਂ ਦਾ ਜਨਮ ਜਿੱਦਾਂ ਹੋਇਆ ਸੀਗਾ ਤੀਹ ਜੂਨ ਹਨਾ, ਅਹ ਉੱਨੀ ਸੌ ਪੈਂਹਠ ਦੇ ਵਿੱਚ ਜੋ ਸੀਗਾ ਇਹਨਾਂ ਦਾ ਤੇ ਇਹਨਾਂ ਨੇ ਮਤਲਬ ਜਦੋਂ ਭਾਰਤੀ ਫ਼ੌਜ਼ ਦੇ ਵਿੱਚ joining ਕੀਤੀ ਸੀ ਨਾ, ਅੱਛਾ ਮਤਲਬ ਭਾਰਤੀ ਦੇ ਸੈਨਾ ਸੀਗੇ।

ਤੇ ਤੀਹ ਜੂਨ ਤੋਂ ਲੈ ਕੇ ਅਮ ਤੀਹ ਜੂਨ ਉੱਨੀ ਸੌ ਪੈਂਹਠ ਤੋਂ ਇਹਨਾਂ ਨੇ ਚਾਰ ਅਕਤੂਬਰ ਉੱਨੀ ਸੌ ਅਠਾਹਠ ਤੱਕ ਸੇਵਾ ਕੀਤੀ ਦੇਸ ਦੀ ਤੇ

ਮਤਲਬ ਇਹਨਾਂ ਨੇ ਗਾਓਂ ਉਹ ਜਿਹੇ ਛੋਟੇ ਜਿਹੇ ਪਿੰਡ ਵਿੱਚ,